ਨਫਰਤ ਕਰਦੇ ਸਨ। ਦੱਖਣੀ Africa ਜਾਣਾ - ਅਠਾਰਾਂ ਸੌ ਤਰਾਨਵੇਂ ਈਸਵੀ ਵਿੱਚ ਗਏ ਤਾਂ ਉਥੇ ਅੰਗਰੇਜਾਂ ਦੁਆਰਾ ਕਾਲੇ-ਗੋਰੇ ਦਾ ਭੇਦਭਾਵ ਅਤੇ ਭਾਰਤੀਆਂ ਉਤੇ ਲਗਾਏ ਗਏ ਬੰਧਨਾਂ ਨੂੰ ਦੇਖ ਕੇ ਆਪ ਦਾ ਮਨ ਬੜਾ ਦੁਖੀ ਹੋਇਆ। ਕਰਕੇ ਅੰਗਰੇਜਾਂ ਵਿਰੁੱਧ ਸ਼ਾਤਮਈ ਘੋਲ ਕੀਤਾ ਜਿਸ ਵਿੱਚ ਆਪ ਨੇ ਕਾਫੀ ਸਫਲਤਾ ਪ੍ਰਾਪਤ ਕੀਤੀ। ਭਾਰਤ ਵਾਪਸੀ - ਉਨੀ ਸੌ ਚੌਦਾਂ ਵਿੱਚ ਆਪ ਭਾਰਤ ਵਾਪਸ ਆਏ ਤਾਂ ਉਸ ਸਮੇਂ ਆਪ ਦੇ ਅੰਦਰ ਅੰਗਰੇਜਾਂ ਵਿਰੁੱਧ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 ਆਜਾਦ ਕਰਵਾਉਣਾ ਚਾਹੁੰਦੇ ਸਨ। ਮੈਂ ਕਿਹਾ ਸਾਨੂੰ ਸਵਾਦ ਪੈ ਗਿਆ ਤਾ

ਹੋ ਹੀ ਜਾਂਦੀਆਂ ਨੇ ਕਈ ਵਾਰੀ ਹੁੰਦੀਆਂ ਨੀ ਐਨੀਆਂ ਜਾਂਦਾ ਮੈਂ ਕੀਤਾ ਆਯ ਜਿਨਾਂ ਨੂ ਫੋਨੇ ਕੇਹੰਡੀ ਕੇਹੰਡੀ ਕੀ ਤੁਸੀਂ ਏਦਾਂ ਕਰੋ ਸਰ ਨੂ ਭੇਜ ਮੇਨੂ ਭੇਜ ਦੋ ਜਿਡੇ ਤੋਂ ਕੀਤਾ ਆਯ ਤੁਸੀਂ ਤੇ ਕੇਹ੍ਨ੍ਦੀ ਮੈਂ ਚੇਕ ਕਰਵਾ ਲੋਨ ਗੀ ਕਹਿੰਦੀ ਮੈਨੂੰ send ਕਰਦਿਓ ਇੱਕ ਵਾਰੀ ਕਿਹੜੇ Q R Code ਤੋਂ ਕੀਤਾ ਤੁਸੀਂ ਚੱਲ ਠੀਕ ਐ ਆਹੋ ਮੈਂ ਕਿਹਾ ਕਰਕੇ ਵਿਹਲੇ ਹੋਈਏ ਬਸ ਹੋ ਗਈ ਠੀਕੇ ਬਸ ਤੂੰ ਉਹਨੂੰ ਫੋਨ ਕਰ ਲਿਆ ਹੁਣ

ਚੱਲ ਠੀਕ ਐ ਮੈਂ ਕਿਹਾ ਕਰਕੇ ਵਿਹਲੇ ਹੋਈਏ ਬਸ ਹੋ ਗਈ ਆਹੋ ਚੱਲ ਠੀਕੇ ਬਸ ਮੇਰਾ ਖਤਮ ਹੋ ਚੱਲਿਆ ਕਿਆ ਕਹਿੰਦੀ ਮੈ ਕਿਹਾ ਦੇਖਦੇ ਆ ਕੱਲ ਨੂੰ ਨਹੀ ਤਾ ਫਿਰ ਅਸੀ ਇੱਕ ਦੂਜੇ ਦਾ ਦਿਮਾਗ ਖਾਲਾਗੇ ਜੇ ਨਾ ਕੋਈ ਮਿਲਿਆ ਤੈਨੋ ਆਹੋ ਚੱਲ ਦੇਖਦੇ ਸ਼ਾਇਦ ਬਣ ਜਾਵੇ ਕੋਈ ਆਹੋ ਫੋਨ ਲਾ ਕੇ ਐਦਾ ਰੋਟੀ ਕੰਮ ਕਰਦੇ ਕਰਦੇ ਫੋਨ ਲਾ ਲੂੰਗੀ ਐਦਾ ਸੋਖਾ ਹੁੰਦਾ ਐ ਕਿਸਮਤ ਦਾ ਪਤਾ ਨੀ ਹੁਣ ਹਮ ਅਸੀਂ ਇੱਕ ਤਾਂ ਹੋ ਗਿਆ ਇੱਕ ਰਹਿ ਗਿਆ ਜਾਣਾ ਐ ਕੱਲ ਕੰਮ ਤੇ ਹਾਂ ਮੰਮੀ ਕਹਿੰਦੀ ਕੱਲ ਕੰਮ ਤੇ ਨੀ ਜਾਣਾ ਕੰਮ ਤੇ ਕੱਲ ਦੀ ਛੁੱਟੀ ਐ ਮੈਨੂੰ

ਕਲ ਮੇਰੀ ਨਾ ਹੋਲੀ ਵਾਲੀਆਂ ਚ ਲਗਾਯਾ ਸੀਗਾ time ਜਿਆਦਾ ਤੇ ਹੁਣ ਵੀ ਇਕ ਛੁਟੀ ਮਿਲੀ ਸੀਗੀ ਚ ਆ ਤੇ ਕੇਹਿੰਦੇ ਜਦੋਂ ਮਰਜ਼ੀ ਲੈਲੋ ਛੁਟੀ ਲੇ ਲੋ ਮੈਂ ਏਨੇ ਦਿਨ ਲੈ ਨਾਈ ਛੁਟੀ ਮੇਨੂ ਹਨ ਕਲ ਈ ਲਾਨੀ ਆ ਹਨ ਤੇ ਮੈਂ ਕਲ ਦੀ ਛੁਟੀ ਲਾ ਲੈ

ਮੈ ਛੁਟੀ ਤਾ ਲੈਣੀ ਸੀ ਇਹਨਾ ਨੇ ਕਿਹੜਾ ਪੈਸੇ ਦੇਣੇ ਛੁਟੀ ਦੇ ਛੁਟੀ ਤਾ ਉਹ ਵੀ ਨੀ ਕਰਨੀ ਇਹਨਾ ਨੇ ਇਹ ਵੀ ਨੀ ਕਰਨੀ ਕਿ ਇਸ ਮਹੀਨੇ ਨੀ ਅਗਲੇ ਮਹੀਨੇ ਲੈਲੋ ਫਿਰ ਇਸ ਮਹੀਨੇ ਲੈਣੀ ਪੈਂਣੀ ਤੀ ਮੈ ਕਿਹਾ ਲੈਕੇ ਰਾਮ ਨੋਮੀ ਦੀ ਛੁਟੀ ਨੀ ਹੁੰਦੀ

ਕੁਲ ਚਾਰ ਛੁਟੀਆਂ ਨਹੀ ਸਾਨੂੰ ਇਦਾ ਨੀ ਨਾ ਦਿੰਦੇ ਹੈਗੇ ਪਰ ਇਹ ਕੇ company ਅੱਛੀ ਏ ਸਾਡੀ ਕੋਈ ਮਾੜੀ ਨੀ ਹੈ ਹਜੇ ਨੀ ਇਹ ਗੱਲਾਂ ਇਹਦੇ ਵਿੱਚ ਥੋੜੀ ਨਾ ਕਰਨੀਆਂ record ਹੋਇਆ ਕਰਦੀਆਂ ਅੱਛਾ ਹਾ ਹੋਰ ਸੁਨਾ ਨਵੀ ਤਾਜ਼ੀ

ਕੰਮ ਕੁਮ ਤੋ ਬਾਅਦ ਫਿਰ ਉਹੀ ਗਿਆਰਾਂ ਸਾਡੇ ਗਿਆਰਾ ਬਜੇ ਤੱਕ ਪਹੁੰਚ ਜਾਣਾ ਉਹਨੇ ਨਾਲੇ ਕੰਮ ਤੈਨੂੰ ਪਤਾ ਹੀ ਆ ਕਿਹੜਾ ਇਹ

ਇਸ ਵਾਰ ਰੱਖੇ ਉਹਨੇ ਨਹੀ ਤਾ ਪੂਰੇ ਪੂਰੇ ਨਰਾਤੇ ਰੱਖਦਾ ਥਾ ਉਦੀ ਆਲੂ ਸੁਚਮ ਚਾਹੀਦੀ ਉਹਦੇ ਵਾਸਤੇ

ਚੱਲ ਉਹ ਤਾ ਗੱਲ ਐ ਪਾਪ ਤਾ ਉਦਾ ਦੇ ਦੇਣੇ ਉਹਨੇ ਮੈ ਕਿਹਾ ਕੰਮ ਕਰਨਾ ਤਾਹੀ ਕੁਸ਼ ਹੋਣਾ ਐਗਾ ਕਰਨਾ ਤਾ ਪੈਣਾ ਹੀ ਆ ਇਹਨਾ ਨੂੰ ਹਾ ਵੰਸ਼ ਤਾ ਕਹਿੰਦਾ ਮੇਰਾ ਕਿਤੇ ਹੋਰ ਬਣਿਆ ਕਰਦਾ ਬਣਦਾ ਥਾ ਫੇਰ ਪਤਾ ਨੀ ਕਿਆ ਹੋਇਆ ਕਹਿੰਦਾ ਜੇ ਤਨਖਾਹ ਠੀਕ ਮਿਲਗੀ ਤਾ ਠੀਕੇ ਹਮ ਕਹਿੰਦਾ ਨਹੀ ਤਾ ਕਹਿੰਦਾ ਪੈਂਤੀ ਉਹ ਦਿਆ ਕਰਦੇ ਪੈਂਤੀ ਮੈ ਇਥੇ ਬਣਾਈ ਜਾਂਦਾ ਈਸ਼ੂੁ ਲੱਗੀਵੀ ਕਿਹੜੀ company ਚ ਉਦਾ paytm ਹਮ paytm ਚ ਅੱਛਾ paytm ਹਮ ਉਹਦਾ ਕਿੱਦਾ ਦਾ ਟਾਇਮ ਲਾਇਨ b com ਕੰਪਿਊਟਰ engineering ਕੀਤੀ ਵੀ ਉਹਨੇ ਅੱਛਾ ਠੀਕੇ ਹਮ ਕੰਪਿਉਟਰ operator ਲੱਗੀ ਵੀ ਹੋਣੀ ਹਨਾ ਹਮ calling ਉਹਦੇ ਪਰ ਹੀ ਏ ਜਿਦਾ ਅਸੀ ਆ ਅੱਛਾ ਚੱਲ ਜੀਦਾ ਵੀ ਹੈ ਇਹ ਕਿਹੜਾ ਕੰਮ ਸੋਖਾ ਏ ਪੰਜ ਸਾਲ ਏ ਉਥੇ ਆਹ ਸਹੀ ਗੱਲ ਐ ਸਾਡੇ ਰੋਜਡ ਸਿਫਾਰਸ਼ਾਂ ਇਹਨਾਂ ਨੂੰ two b s k ਨੀ ਮਿਲਿਆ ਹੋਣਾ ਇਹਨਾ ਦਾ ਮੈਨੂੰ ਨੀ ਪਤਾ ਪੁਤਾ ਜੇ ਮਿਲਿਆ ਹੁੰਦਾ ਘਰੇ ਬਿਹਨਾ ਪਤਾ ਨੀ ਮੈਨੂੰ ਕਹਿੰਦਾ ਥਾ ਲੱਭ ਦਿਕਸ਼ਾ ਮੈ ਕਿਹਾ ਮੈ ਕਿਥੋ ਲੱਭ ਦਮਾ

ਉਹ ਦਸਾ ਫਿਰ ਕਮਰਾ ਤਾ ਇਹਨਾ ਨੂੰ ਮਿਲ ਗਿਆ ਹਮ ਫਿਰ ਉਹ ਉਹ ਵੀ ਮੰਗਦੇ ਪਹਿਲਾ ਪੈਸੇ ਵੀ ਮੰਗਦੇ ਆਹੋ ਉਹ ਤਾ ਮੰਗਣੇ security advance advance ਪਹਿਲਾ ਉਹ ਮੰਗਦੇ ਬਾਰਾ ਹਜਾਰ advance rent ਬਾਰਾ ਹਜਾਰ ਉਹਦਾ ਹਮ ਮੁੰਡਿਆ ਦਾ ਕੁੜੀਆਂ ਦਾ ਘੱਟ ਵੀ ਲੈ ਲੈਂਦੇ ਮੁੰਡੀਆਂ ਦਾ ਤਾ ਉਦਾ ਨੀ ਕਰਦੇ ਆਹੋ ਤੈਨੂੰ ਪਤਾ ਅੱਜ ਕੱਲ ਕਪਿਲ ਸ਼ਰਮਾ ਸ਼ੋਅ ਦੇਖਦੀ ਆਂ ਤੋਂ

ਵਿੱਚ ਫੋਨ ਆਇਆ ਕਰਦਾ ਤਾ ਅੜੀਏ ਉਹ ਕੱਟਿਆ ਤਿੰਨ ਮਿੰਟ ਰਹਿ ਗੇ ਅੋਖੇ ਸੋਖੇ ਕੱਟੋ ਹੁਣ ਜੇ ਜਦੋ ਇਦਾ ਕਰੋ ਤਾ ਨੀ ਨਹੀ ਤਾ ਇੱਕ ਇੱਕ ਘੰਟਾ ਹੋ ਜਾਂਦਾ ਪਤਾ ਵੀ ਨੀ ਲੱਗਦਾ ਹਾ ਹੋਰ ਰੋਟੀ ਬਣਗੀ ਤੇਰੀ ਕਿਥੇ ਬਣਾਇਆ ਕਰਦੀ ਮੈ ਚੱਲ ਹੁਣ ਬਣ ਜਾਵੇ ਨਾਲੇ ਵਧੀਆ ਏ ਕਿੰਨੀ ਬਣਗੀ ਦਸ ਕ ਫੁਲਕੇ ਬਣਾਣੇ ਮੈ ਆਹੋ ਤਾਹੇ ਬਣਾਇਆ ਕਰਦੀ ਹਮ ਅੱਗੇ ਜਾਂਦਾ ਬਣਾਇਆ ਕਰਦੀ ਬਾਕੀਆਂ ਨੇ ਖਾਲੀ ਹਾ ਡੈਡੀ ਹੁਨਾ ਨੇ ਖਾਲੀ ਮੈ ਕਿਹਾ ਖਾਲੀ ਕ ਪਕਾਲੀ ਪਕਾ ਵੀ ਲਈ ਖਾ ਵੀ ਲਈ ਅੱਛਾ ਚੱਲ ਵਧੀਆਂ ਫਿਰ ਤਾ ਤੂੰ ਤਾ ਫੁਰਤੀ ਮਾਰੀ ਫਿਰ ਖਾਣੇ ਨੂੰ ਮੈ ਘਟ ਨੀ ਹੈਗੀ ਖਾਣੇ ਨੂੰ ਮੈ ਇੱਕ ਮਿੰਟ ਲਾਂਦੀ ਜਿਹੜਾ ਖਾਣ ਪੀਣ ਨੂੰ ਖੁਲਾ ਹੁੰਦਾ ਨਾ ਬੰਦਾ ਉਹ ਹਰੇਕ ਕੰਮ ਨੂੰ ਖੁਲਾ ਹੁੰਦਾ ਠੀਕੇ ਨਾ ਮੰਮੀ ਇੱਕ ਤਾ ਮੈ ਰੋਟੀ ਬਣਾਵਾ ਫਿਰ ਉਪਰ ਤੇ ਇਹਨਾ ਨੂੰ ਇਹ ਹੁੰਦਾ ਇਨੇ ਕਾਤੋ ਬਣਾਤੇ ਕਿਆ ਕਹਿੰਦੇ ਮੰਮੀ ਕਹਿੰਦੇ ਦਸ ਬਾਰਾ ਫੁਲਕੇ ਬਣਾਏ ਹੋਣੇ ਤੇ ਮੈ ਕਾ ਪੰਦਰਾ ਫੁਲਕੇ ਬਣਾਏ ਤੇ ਮੈ ਨਾ ਫਿਰ ਕਿਆ ਰੋਟੀ ਖਾ ਲਵੇ ਅੰਟੀ ਅੰਟੀ ਕਿਹੜਾ ਨਾ ਏ ਜਦ ਮੈ ਰੱਜ ਕੇ ਕੰਮ ਕਰਕੇ ਬੈਠ ਜਾਂਦੀ ਨਾ ਫਿਰ ਨੀ ਮੈ ਡਰਦੀ ਪਹਿਲਾ ਮੈ ਬਸ਼ੱਕ ਤੇ ਨਾਹ ਦੇਦੁਗੀ ਕੇ ਮੇਰੇ ਤੋ ਨਹੀਂ ਹੋਇਆ ਕਰਦਾ ਜਦ ਮੈ ਬਣਾਣ ਲੱਗ ਗੀ ਨਾ ਫੇਰ ਤਾ ਤੂੰ ਚਾਹੇ ਪੰਜਾਹ ਖਾਲੋ ਫਿਰ ਉਹੀ ਬੰਦਾ ਨਾ ਜਦੋ ਭਖਿਆਵਾ ਹੁੰਦਾ ਫਿਰ ਜਿਨੀ ਮਰਜੀ ਖਾਈ ਜਾਓ ਰੋਟੀਆਂ ਚੁਲੇ ਤੇ ਬਣਾਦੇ ਨਾ ਫਿਰ ਤਾ ਵੀ ਮੈਨੂੰ ਥੋੜਾ ਜਾ ਅੋਖਾ ਲੱਗਦਾ ਪੀ ਹਾ ਇੱਕ ਤਬੀਅਤ ਖਰਾਬ ਉਪਰ ਤੇ ਚੁਲੇ ਪਰ ਰੋਟੀ ਬਣਾਣੀ ਹੋ ਗਿਆ ਤੇਰਾ